ਹੋਰ?

ਰੋਟੀ ਰਾਟੀ ਬਣਾ ਲਯੀ ਆ?

ਹਾਂ ਉਹ ਕਹਿਣ ਡਾਏ ਸੀ ਕ ਰੋਟੀ ਪਾ ਕ ਦੋ ਤੇ ਫੇਰ ਓਹਨਾ ਨੂੰ ਲੱਗੀ ਸੀ ਪਾ ਕ ਦੇਣ ਤੇ ਫੇਰ ਉਹ ਤੇ ਤੈਨੂੰ ਪਤਾ ਏ ਲਾਟ ਹੀ ਆਉਂਦੇ ਆ।

ਕੁਵੇਲਾ ਹੋ ਜਾਂਦਾ ਓਹਨਾ ਨੂੰ।

ਅੱਛਾ ਅੱਛਾ ਹੋਰ ਸੁਣਾ। ਹੋਰ ਬੱਸ ਵੜਿਆ ਮੈਂ ਬੈਠਾ ਸੀ ਕਮਰੇ ਚੇ TV ਲਾਯਾ ਸੀ। ਅੱਛਾ ਅੱਛਾ ਠੀਕ ਆ। ਤੇ ਮੈਂ ਕਿਹਾ ਪ੍ਰਿਆ ਕਿੱਡੋ phone ਕੱਤਦੀ ਤ੍ਵ ਕਿੱਡੋ ਮੈਂ ਵੇਖਾ instagram ਤੈਨੂੰ ਪਤਾ phone ਤੋਂ ਬਿਨਾ ਨੀ ਟੀਮ ਪਾਸ ਹੁੰਦਾ। ਅੱਛਾ ਅੱਛਾ ਮੈਂ ਤੇ ਆਪ ਫੇਰ ਚਲਾਉਂਦੀ ਰਹਿਣੀ ਆ phone ਫਾਨ ਜਦੋਂ ਕੀਤੇ ਟੀਮ ਪਾਸ ਨਾ ਹੋਏ phone ਫਾਨ ਬੰਦਾ ਚਲਾ ਲੈਂਦਾ ਬੰਦਾ phone ਫਾਣ ਚਲਾ ਕ ਟੀਮ ਪਾਸ ਤੇ ਹੋ ਜਾਂਦਾ ਇੱਦਾ ਘਰ ਦਿਲ ਵੀ ਨੀ ਲੱਗਦਾ ਨਾਲੇ ਇੱਦਾ ਦਾ ਮੈਂ ਕੰਮ ਕਰਦੀ ਵੀ ਨੀ ਕੋਯੀ। ਕਿਹੇ ਵੇਲੇ video call ਹੀ ਕਰ ਲਿਆ ਕਰ। ਕੰਉ ਮੈਂ ਕਿਊ ਕਰਾਂਗੀ ਤੈਨੂੰ ਕਉ ਮੈਂ ਕੇਹਰ ਕੁਜ ਮਿਲਣ ਡਆ।

ਹਾਂ net ਤੇ ਕੰਮ ਕਾਰਨ ਡਾਏ ਨੇ ਕੇ ਲੋਕੀ। ਆਹੋ ਅੱਜ ਕਲ ਕੇਂਦੇ ਇਹ ਵੀ ਰਿਵਾਜ ਬੜਾ ਚਾਲ ਗਯਾ ਏ। ਆਹੋ ਸਾਡੇ ਵੀ ਲਾਗੇ ਬਥੇਰੇ ਲੋਕੀ ਕਰਦੇ ਕੰਮ ਫੋਨ ਚ ਤੇ ਹੰਉ ਤੈਨੂੰ ਪੜ੍ਹੇ ਲਿਖੇ ਤੇ ਹੈ ਨੀ ਇਹਨੇ ਤੇ ਮੇਨੂ ਕਿਥੇ ਪਲਾਂ ਤੂੰ ਤੇ ਕਰ ਕੁਰ ਲਿਆ ਕੋਇ ਕੰਮ ਤੂੰ ਤੇ ਪੜ੍ਹਦਾ ਤੈਨੂੰ ਤੇ ਪ੍ਰਵਾ ਪਤਾ। ਜੇ ਤੈਨੂੰ ਕਹਿੰਦਾ ਕੋਇ ਗੱਲ ਨੀ ਮਿਲਜੁਗੀ ਕੋਇ ID ਉਈਦੀ ਬਣੇਗੀ ਇਕ।

ਠੀਕ ਆ।

ਕਰਨਾ ਕੀ ਕੁਛ ਨੀ ਕਾਰਨ ਡੀਈ ਉੱਤੇ ਚੜ੍ਹੀ ਸੀ ਛੱਤ ਤੇ। ਤੇ ਹਵਾ ਹੁਵਾ ਡੀਈ ਏ ਚੱਲਣ ਤੇ ਮਾੜਾ ਮੋਟਾ ਘੁੱਮਣ ਫਿਰਨ ਡਾਏ ਸਾ। ਆਪ ਵੀ ਰੋਟੀ ਬਣਾ ਲਯਈਂ ਆ। ਆਹ ਸਵੇਰੇ ਜਦੋਂ ਬੱਚੇ ਸਕੂਲ ਗਏ ਹਨ ਨੂੰ ਬਣਾ ਕੇ ਦਿੱਤੇ ਸੀ ਆਲੂ ਵਾਲੇ ਪ੍ਰਾਉਂਠੇ ਤੇ ਚਾਅ ਨਾਲ।

ਹਾਂ ਹੋਰ ਤੂੰ ਖਾ ਲਿਆ ਰੋਟੀ ਪਾਣੀ। ਖਾਂਦਾ ਹੁੰਦਾ ਅਭਿਸ਼ੇਕ ਸਕੂਲੇ ਰੋਟੀ? ਹਾਂ ਹਾਂ ਹਾਂ।

ਆਪ ਥੋੜੀ ਲਾਟ ਹੀ ਕਹਾਣੀ ਆ ਤੈਨੂੰ ਪਤਾ ਸਾਡੇ ਕੁ ਅੱਠ ਨਾਉ ਵਜੇ ਕਹਾਣੀ ਆਪਾ। ਅੱਛਾ ਅੱਛਾ। ਤੁਹੀ ਕਦੋਂ ਕੁ ਖਾਂਦੇ ਜੇ। ਆਪਾ ਵੀ ਲੇਟ ਹੀ ਖਾਣੇ ਆ ਖਾ ਲੈਣੇ ਆ ਨਾਉ ਦੱਸ ਵਜੇ। ਪਾਜੀ ਨੂੰ ਉਡੀਕ ਕੇ ਖਾਂਦੇ ਹੁੰਦੇ ਓ ਪਾਜੀ ਨੂੰ ਉਡੀਕ ਕੇ ਖਾਂਦੇ ਹੁੰਦੇ ਓ ਜਾ ਪਹਿਲਾਂ? ਉਡੀਕ ਕੇ ਕਹਾਣੀ ਹੁੰਦੀ ਆ ਕੇ।

ਕੋਯੀਨੀ ਕਰਾਵਾਂਗੀ ਕਿਹੇ ਦਿਨ ਆਉਣਗੇ ਨਾ ਰਾਤ ਨੂੰ ਫੇਰ ਕਰਾਂਗੀ ਅਜੱਜ ਮੈਂ phone ਰਾਤ ਨੂੰ। ਠੀਕ ਆ ਤੇ ਚਾਲ ਠੀਕ ਆ ਫੇਰ।

ਚੱਕਰ ਮਾਰੀ ਕਿਹੇ ਦਿਨ ਪਿੰਡ।

ਕੋਇਨਾ ਕੋਇਨਾ ਅਵਣਗੀ ਕਿਹੇ ਦਿਨ ਮੈਂ ਕਯਾ ਅੱਡੇ ਤੋਂ phone ਕਰਾਂਗੀ ਮੈਂ। ਆਹੋ ਕਾਰਲੀ ਫੇਰ ਚੇਤੇ ਨਾਲ। ਹਾਂ ਹੋਰ ਕਰ ਕੋਇ ਗੱਲਬਾਤ। ਜਿਦੋ ਆਉਣਾ ਹੋਏ ਹੈਂ? ਹੋਰ ਮੈਂ ਕਿਹਾ ਹੋਰ? ਹਾਂ ਹੋਰ ਸਬੱਬ ਛਡਿਆ ਤੂੰ ਸੁਣਾ। ਬੱਸ ਵੜਿਆ। ਕਹਿੰਦਾ। ਹਾਂ ਕੋਯੀਨੀ ਫੇਰ ਜਦੋਂ ਆਉਣਗੇ ਨਾ ਤੇਰੇ ਪਾਜੀ ਤੇ ਫੇਰ ਮੈਂ ਤੈਨੂੰ ਕਰਾਂਗੀ phone ਤੇ ਫੇਰ ਕਰਦੇ ਆ ਗੱਲ ਫੇਰ। ਠੀਕ ਆ। ਹਾਂ ਜਦੋਂ ਅਣਗੇ ਨਾ ਤੇ ਫੇਰ ਮੈਂ phone ਕਰਾਂਗੀ ਤੇ ਤੂੰ ਫੇਰ ਚੁੱਕ ਲਿਆ ਕਰ phone ਫਾਂ ਹੀਣੀ ਚੁੱਕਦਾ। ਆਵਾਂਗੇ ਆਪਾਂ ਕਿਹੇ ਦਿਨ ਤਾੜੇ ਕੋਲ। ਹਾਂ ਚਾਲ ਠੀਕ ਆ ਫੇਰ ਕਰਾਂਗੀ ਰਾਤ ਨੂੰ phone ਨਾਉ ਦੱਸ ਵਾਜੇ phone ਕਰਾਂਗੀ। okay

ਗੁਰੂ ਨਾਨਕ ਦੇਵ ਜਾਂ ਨਾਨਕ ਦੇਵ ਸਿੱਖਾਂ ਦੇ ਪਹਿਲੇ ਗੁਰੂ ਸਨ। ਗੁਰੂ ਨਾਨਕ ਜੀ ਦਾ ਜਨਮ ਪੰਦਰਾ April, ਚੌਦਾਂ ਸੌ ਉਨਤਰ ਈਸਵੀ ਵਿਸਾਖ ਸੁਦੀ ਤੀਹ ਸੰਮਤ ਪੰਦਰਾਂ ਸੌ ਛੱਬੀ ਵਿਕਰਮੀ ਨੂੰ ਤਲਵੰਡੀ ਰਾਇ ਭੋਇ ਨਾਮਕ ਸਥਾਨ ਤੇ ਹੋਇਆ ਸੀ। ਸਹੂਲਤ ਲਈ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਕਾਤ੍ਰਿਕ ਪੂਰਨਿਮਾ ਨੂੰ ਮਨਾਇਆ ਜਾਂਦਾ ਹੈ। ਤਲਵੰਡੀ ਨੂੰ ਹੁਣ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ।

ਧਾਰਮਿਕ ਕੱਟੜਤਾ ਦੇ ਮਾਹੌਲ ਵਿੱਚ ਉਭਰਦੇ ਗੁਰੂ ਨਾਨਕ ਦੇਵ ਜੀ ਦਾ ਧਰਮ ਨੂੰ ਉਦਾਰਵਾਦ ਦੀ ਨਵੀਂ ਪਰਿਭਾਸ਼ਾ ਦਿੱਤੀ। ਉਸ ਨੇ ਆਪਣੇ ਸਿਧਾਤਾਂ ਨੂੰ ਫੈਲਾਉਣ ਲਈ ਸਨਿਆਸੀ ਵਾਂਗ ਘਰ ਛੱਡ ਦਿੱਤਾ ਅਤੇ ਲੋਕਾਂ ਨੂੰ ਸੱਚ ਅਤੇ ਪਿਆਰ ਦਾ ਪਾਠ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਥਾਂ ਥਾਂ ਜਾ ਕੇ ਉਸ ਵੇਲੇ ਦੇ ਅੰਧਵਿਸ਼ਵਾਸਾਂ

ਸਾਰੇ ਤੀਰਥਾਂ ਦੀ ਯਾਤਰਾ ਕੀਤੀ ਅਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਣਾ ਚੇਲਾ ਬਣਾਉਣਾ। ਉਸ ਨੇ ਹਿੰਦੂ ਧਰਮ ਅਤੇ ਇਸਲਾਮ ਦੋਹਾਂ ਦੀਆਂ ਮੋਲ ਅਤੇ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 ਭਾਰਤ ਵਿੱਚ ਆਪਣੇ ਗਿਆਨ ਦੀ ਜੋਤ ਜਗਾਉਣ ਤੋਂ ਬਾਅਦ ਉਸ ਨੇ ਮੱਕਾ ਮਦੀਨਾ ਦੀ ਯਾਤਰਾ ਕੀਤੀ ਅਤੇ ਉੱਥੋਂ ਦੇ ਨਿਵਾਸੀ ਵੀ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਏ।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 ਸੰਭਾਲੀ ਹੋਈ ਹੈ। ਜਿਹਨਾਂ ਅਸਥਾਨਾਂ ਵਿੱਚ ਗੁੁਰੂ ਨਾਨਕ ਦੇਵ ਜੀ ਗਏ ਸਨ, ਅੱਜ ਉਹ ਤੀਰਥ ਸਥਾਨਾਂ ਦਾ ਰੂਪ ਧਾਰਨ ਕਰ ਚੁੱਕੇ ਹਨ। ਅੰਤ

ਪੰਦਰਾਂ ਸੌ ਉਨਤਾਲੀ ਈਸਵੀ ਵਿੱਚ ਜਪੁ ਜੀ ਦਾ ਪਾਠ ਕਰਵਾਇਆ, ਸਵਰਗ ਸਿਧਾਰ ਗਏ। ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿਸ ਤਰ੍ਹਾਂ ਹੋਇਆ। ਸੰਨ ਚੌਦਾ ਸੌ ਪਚਾਸੀ ਈਸਵੀ ਵਿੱਚ ਨਾਨਕ ਦਾ ਵਿਆਹ ਬਟਾਲਾ ਦੇ ਵਸਨੀਕ ਮੂਲ ਦੀ ਪੁੱਤਰੀ

ਇੱਕਤੀ ਸਾਲ ਦੀ ਉਮਰ ਵਿੱਚ ਉਸਦੇ ਦੂਜੇ ਪੁੱਤਰ ਲਖਮੀ ਜਾਂ ਲਖਮੀ ਚੰਦ ਦਾ ਜਨਮ ਹੋਇਆ। ਗੁਰੂ ਨਾਨਕ ਦੇ ਪਿਤਾ ਨੂੰ ਅਹ ਨੇ ਉਹਨਾਂ ਨੂੰ ਖੇਤੀਬਾੜੀ ਵਪਾਰ ਆਦਿ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹਨਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਸਾਬਤ ਹੋਇਆ। ਗੁਰੂ ਨਾਨਕ ਦੇਵ ਜੀ ਨੇ ਸਾਧੂ ਸੇਵਾ ਵਿੱਚ ਘੋੜਿਆਂ ਦੇ ਵਪਾਰ ਲਈ ਦਿੱਤੇ ਪੈਸਿਆਂ ਦੀ ਵਰਤੋਂ ਕੀਤੀ ਅਤੇ ਆਪਣੇ ਪਿਤਾ ਨੂੰ ਕਿਹਾ ਕਿ ਇਹ ਸੱਚਾ ਵਪਾਰ ਹੈ। November ਪੰਦਰਾਂ ਸੌ ਚਾਰ ਈਸਵੀ ਵਿੱਚ ਉਸ ਨੇ ਜੀਜਾ ਜੈ ਰਾਮ ਉਸ ਦੀ ਵੱਡੀ ਭੈਣ ਨਾਨਕੀ ਦੇ ਪਤੀ ਦੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਨਾਲ ਸੁਲਤਾਪੁਰ ਬੁਲਾਇਆ। November ਪੰਦਰਾਂ ਸੌ ਚਾਰ ਈਸਵੀ ਤੋਂ November ਪੰਦਰਾ ਸੌ ਸੱਤ ਈਸਵੀ, ਜਦੋਂ ਤੱਕ ਉਹ ਸੁਲਤਾਨਪੁਰ ਵਿੱਚ ਰਿਹਾ, ਉਸ ਦੇ ਜੀਜੇ ਜੈ ਰਾਮ ਦੇ ਯਤਨਾਂ ਸਦਕਾ ਉਸ ਨੇ ਸੁਲਤਾਨਪੁਰ ਦੇ ਸੂਬੇਦਾਰ ਦੌਲਤ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 ਮਰਦਾਨਾ ਤਲਵੰਡੀ ਤੋਂ ਇੱਥੇ ਆਇਆ ਸੀ ਅਤੇ ਗੁਰੂ ਨਾਨਕ ਦੇਵ ਦਾ ਸੇਵਕ ਬਣ ਕੇ ਅੰਤ ਤੱਕ ਉਹਨਾਂ ਦੇ ਨਾਲ ਰਿਹਾ। ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਦਾ ਗਾਇਨ ਕਰਦੇ ਸਨ ਅਤੇ ਮਰਦਾਨੇ ਨਾਲ ਵਜਾਂਦੇ ਸਨ। ਗੁਰੂ ਨਾਨਕ ਦੇਵ ਜੀ ਹਰ ਰੋਜ ਸਵੇਰੇ ਵੇਈ ਨਦੀ ਵਿੱਚ ਇਸਨਾਨ ਕਰਨ ਜਾਂਦੇ ਸਨ। ਦਸ ਅਸੂਲ- ਗੁਰੂ ਨਾਨਕ ਦੇਵ ਜੀ ਨੇ ਆਪਣੇ ਨੂੰ ਜੀਵਨ ਦੇ ਦਸ ਸਿਧਾਂਤ ਦਿੱਤੇ। ਇਹ ਸਿਧਾਂਤ ਅੱਜ ਵੀ ਪ੍ਰਸੰਗਿਤ ਹੈ। ਪਹਿਲਾ-ਰੱਬ ਇੱਕ ਹੈ। ਦੂਜਾ- ਹਮੇਸ਼ਾ ਕੇਵਲ ਇੱਕ ਪਰਮਾਤਮਾ ਦੀ ਭਗਤੀ ਕਰੋ। ਪੰਦਰਾਂ ਸੌ ਉ ਅਹ ਉਨਤਾਲੀ ਈਸਵੀ ਵਿੱਚ ਜਪੁ ਜੀ ਦਾ ਪਾਠ ਕਰਵਾਇਆ, ਸਵਰਗ ਸਿਧਾਰ ਗਏ। ਸਹੂਲਤ ਲਈ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਕਾਤ੍ਰਿਕ ਪੂਰਨਿਮਾ ਨੂੰ ਮਨਾਇਆ ਜਾਂਦਾ ਹੈ। ਤਲਵੰਡੀ ਨੂੰ ਹੁਣ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ।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 ਧਾਰਮਿਕ ਕੱਟੜਤਾ ਦੇ ਮਾਹੌਲ ਵਿੱਚ ਉਭਰਦੇ ਗੁਰੂ ਨਾਨਕ ਦੇਵ ਜੀ ਦਾ ਧਰਮ ਨੂੰ ਉਦਾਰਵਾਦ ਦੀ ਨਵੀਂ ਪਰਿਭਾਸ਼ਾ ਦਿੱਤੀ। ਉਸ ਨੇ ਆਪਣੇ ਸਿਧਾਤਾਂ ਨੂੰ ਫੈਲਾਉਣ ਲਈ ਸਨਿਆਸੀ ਵਾਂਗ ਘਰ ਛੱਡ ਦਿੱਤਾ ਅਤੇ ਲੋਕਾਂ ਨੂੰ ਸੱਚ ਅਤੇ ਪਿਆਰ ਦਾ ਪਾਠ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਥਾਂ ਥਾਂ ਜਾ ਕੇ ਉਸ ਵੇਲੇ ਦੇ ਅੰਧਵਿਸ਼ਵਾਸਾਂ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 ਸਾਰੇ ਤੀਰਥਾਂ ਦੀ ਯਾਤਰਾ ਕੀਤੀ ਅਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਣਾ ਚੇਲਾ ਬਣਾਉਣਾ। ਉਸ ਨੇ ਹਿੰਦੂ ਧਰਮ ਅਤੇ ਇਸਲਾਮ ਦੋਹਾਂ ਦੀਆਂ ਮੋਲ ਅਤੇ

ਭਾਰਤ ਵਿੱਚ ਆਪਣੇ ਗਿਆਨ ਦੀ ਜੋਤ ਜਗਾਉਣ ਤੋਂ ਬਾਅਦ ਉਸ ਨੇ ਮੱਕਾ ਮਦੀਨਾ ਦੀ ਯਾਤਰਾ ਕੀਤੀ ਅਤੇ ਉੱਥੋਂ ਦੇ ਨਿਵਾਸੀ ਵੀ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਏ।

ਸੰਭਾਲੀ ਹੋਈ ਹੈ। ਜਿਹਨਾਂ ਅਸਥਾਨਾਂ ਵਿੱਚ ਗੁੁਰੂ ਨਾਨਕ ਦੇਵ ਜੀ ਗਏ ਸਨ, ਅੱਜ ਉਹ ਤੀਰਥ ਸਥਾਨਾਂ ਦਾ ਰੂਪ ਧਾਰਨ ਕਰ ਚੁੱਕੇ ਹਨ। ਅੰਤ

ਪੰਦਰਾਂ ਸੌ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿਸ ਤਰ੍ਹਾਂ ਹੋਇਆ। ਸੰਨ ਚੌਦਾ ਸੌ ਪਚਾਸੀ ਈਸਵੀ ਵਿੱਚ ਨਾਨਕ ਦਾ ਵਿਆਹ ਬਟਾਲਾ ਦੇ

ਪੁੱਤਰ ਸ੍ਰੀ ਚੰਦ ਦਾ ਜਨਮ, ਇੱਕਤੀ ਸਾਲ ਦੀ ਉਮਰ ਵਿੱਚ ਉਸਦੇ ਦੂਜੇ ਪੁੱਤਰ ਲਖਮੀ ਜਾਂ ਲਖਮੀ ਚੰਦ ਦਾ ਜਨਮ ਹੋਇਆ। ਗੁਰੂ ਨਾਨਕ ਦੇ ਪਿਤਾ ਨੇ ਉਹਨਾਂ ਨੂੰ ਖੇਤੀਬਾੜੀ, ਵਪਾਰ ਆਦਿ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹਨਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਸਾਬਤ ਹੋਇਆ। ਗੁਰੂ ਨਾਨਕ ਦੇਵ ਜੀ ਨੇ ਸਾਧੂ ਸੇਵਾ ਵਿੱਚ ਘੋੜਿਆਂ ਦੇ ਵਪਾਰ ਲਈ ਦਿੱਤੇ ਪੈਸਿਆਂ ਦੀ ਵਰਤੋਂ ਕੀਤੀ ਅਤੇ ਆਪਣੇ ਪਿਤਾ ਨੂੰ ਕਿਹਾ ਕਿ ਇਹ ਸੱਚਾ ਵਪਾਰ ਹੈ। November ਪੰਦਰਾਂ ਸੌ ਚਾਰ ਈਸਵੀ ਵਿੱਚ ਉਸ ਨੇ ਜੀਜਾ ਜੈ ਰਾਮ ਉਸ ਦੀ ਵੱਡੀ ਭੈਣ ਨਾਨਕੀ ਦੇ ਪਤੀ ਦੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਨਾਲ ਸੁਲਤਾਪੁਰ ਬੁਲਾਇਆ। November ਪੰਦਰਾਂ ਸੌ ਚਾਰ ਈਸਵੀ ਤੋਂ ਨਵੰਬਰ ਪੰਦਰਾਂ ਸੌ ਸੱਤ ਈਸਵੀ, ਜਦੋਂ ਤੱਕ ਉਹ ਸੁਲਤਾਨਪੁਰ ਵਿੱਚ ਰਿਹਾ, ਉਸ ਦੇ ਜੀਜਾ ਜੈ ਰਾਮ ਦੇ ਯਤਨਾਂ ਸਦਕਾ ਉਸ ਨੇ ਸੁਲਤਾਨਪੁਰ ਦੇ ਸੂਬੇਦਾਰ ਦੌਲਤ ਖਾਨ ਦੇ ਘਰ ਰੱਖਿਆ ਗਿਆ। ਉਸਨੇ ਆਪਣਾ ਕੰਮ ਪੂਰੀ ਈਮਾਨਦਾਰੀ ਨਾਲ

ਦਾ ਬਹੁਤ ਹਿੱਸਾ ਗਰੀਬਾਂ ਅਤੇ ਸਾਧੂਆਂ ਨੂੰ ਦਿੰਦੇ ਸੀ। ਕਈ ਵਾਰ ਉਹ ਸਾਰੀ ਰਾਤ ਪਰਮਾਤਮਾ ਦੇ ਭਜਨ ਵਿੱਚ ਗੁਜਾਰਦੇ। ਮਰਦਾਨਾ ਤਲਵੰਡੀ ਤੋਂ ਇੱਥੇ ਆਇਆ ਸੀ ਅਤੇ ਗੁਰੂ ਨਾਨਕ ਦੇਵ ਦਾ ਸੇਵਕ ਬਣ ਕੇ ਅੰਤ ਤੱਕ ਉਹਨਾਂ ਦੇ ਨਾਲ ਰਿਹਾ। ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਦਾ ਗਾਇਨ

ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਤੁਸੀਂ ਸੁਣਾਉ

ਬੱਸ ਸਫਾਈਆਂ ਸਫੁਈਆਂ ਕਰਕੇ ਵਿਹਲੇ ਹੋਏ ਸੀ

ਹਾਂਜੀ ਬੱਸ ਚੱਲੀ ਜਾਂਦਾ ਥੋੜਾ ਜਾ free ਹੋ ਜਾਈਦਾ ਵਿੱਚੇ ਕੰਮ ਕਰੇ ਆਈਦਾ ਫ਼ੇਰ free ਹੋ ਜਾਈਦਾ ਨਾਲ ਦੇ ਨਾਲ ਚੱਲੀ ਜਾਂਦਾ ਆਹੋ ਇਹ ਤਾਂ daily ਦਾ ਹੀ ਕੰਮ ਹੈ ਰੋਜ਼ ਦਾ ਹੀ

ਬੱਸ ਕਦੇ ਹੁਣ ਥੋੜੀ ਦੇਰ ਜੇ free ਹਾਂ ਥੋੜੀ ਦੇਰ ਬਾਅਦ ਫ਼ੇਰ kitchen ਚ

kitchen ਨੂੰ ਦੇਖਲੋ ਤੁਸੀਂ ਰੋਜ਼ ਦਾ ਕੀ ਐ ਉਹੀ ਤਾਂ ਹੈ ਦੇਖਲੋ ਹੁਣ ਸਮਝ ਵੀ ਨੀ ਆਉਂਦਾ ਕੀ ਕਰੀਏ ਕੀ ਨਾ ਕਰੀਏ ਹਨਾ

ਇਹ ਦੇਖਲੋ ਕਿੰਨੀ ਮਹਿੰਗਾਈ ਹੋ ਰਹੀ ਹੈ ਹਲੇ ਕਹਿੰਦੇ

ਵੀ ਕਾਫੀ change ਆਉਗਾ ਇਹਦੇ ਵਿੱਚ ਨਾ ਮਗਰ ਕੁੱਛ ਵੀ ਘਟਿਆ ਨੀ ਸਗੋ ਵੱਧ ਰਹੇ ਨੇ rate

ਮੈਨੂੰ ਅਹ ਦੁੱਧ ਘੀ ਹੋਗਿਆ daily routine ਆਲੀਆਂ ਚੀਜ਼ਾਂ ਵੀ ਬਹੁਤ ਵੱਧ ਰਹੀਆਂ ਨੇ

ਹੋ ਹੀ ਨਹੀਂ ਰਹੀਆਂ ਹੁਣ ਆਮ ਇਨਸਾਨ daily ਮਤਲਬ daily ਦਾ ਖਰਚਾ ਅਗਰ ਆਪਾਂ ਦੇਖੀਏ ਇੱਕ ਦਿਨ ਦਾ ਹੀ ਖਰਚਾ ਆਪਣਾ ਕਿੰਨਾ ਬਣ ਜਾਂਦਾ ਦੁੱਧ ਲੈਲੋ ਚਿੰਨੀ ਘਿਉ ਹਨਾ ਤੇ ਆਹ ਸਬਜੀਆਂ ਸਿਲੰਡਰ ਜਿਹੜਾ use ਕਰਨਾ ਸਭ ਤੋਂ ਬੜੀ ਚੀਜ਼ ਉਹੀ ਗਿਆਰਾਂ ਬਾਰਾਂ ਸੋ ਦੀ ਹੋਈ ਹੋਈ ਆ ਅੱਜਕਲ

ਮਹੀਨਾ ਨੀ ਚੱਲਣਾ ਫ਼ੇਰ

fifteen days ਮਸਾਂ ਜਾਂ sixteen days ਮਸਾਂ ਚੱਲਦਾ ਉਹ ਵੀ

ਆਪਾਂ ਆਪਣੇ ਬਾਰੇ ਤਾਂ ਸੋਚ ਹੀ ਨੀ ਸਕਦੇ ਹਾਂ ਕੇ ਅਸੀਂ ਕੁੱਛ ਕਰ ਸਕਦੇ ਹਾਂ life ਦੇ ਵਿੱਚ ਹਨਾ ਕੁੱਛ ਲੈ ਸਕਦੇ ਹਾਂ ਪਹਿਲਾਂ time ਬਹੁਤ ਅੱਛੇ ਸੀਗੇ ਪਹਿਲਾਂ time ਦੇ ਵਿੱਚ ਕਮ ਸੇ ਕਮ ਆਪਣੇ ਜੇ ਦੇਖੀਏ ਬਜੁਰਗ ਲੋਕ ਹਨਾ ਪਹਿਲਾਂ ਜੋੜਦੇ ਵੀ ਸੀਗੇ ਖਰਚੇ ਵੀ ਕਰਦੇ ਸੀਗੇ ਉਦੋਂ ਇਹ ਹੈ ਕੀ ਬਾਲਣ ਦੀ ਥੋੜੀ ਜਿਆਦਾ ਵਰਤੋ ਕਰਦੇ ਸੀਗੇ ਉਹ

ਹੁਣ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਆ ਤੁਸੀਂ ਦੇਖਲੋ daily ਬੰਦੇ ਨੇ vegetables ਵੀ ਲੈਣੀਆਂ ਚਿੰਨੀ ਚਾਹ ਪੱਤੀ ਦੁੱਧ

ਬਿਲਕੁਲ ਬਿਲਕੁਲ ਬਿਲਕੁਲ ਉਹੀ ਤਾਂ ਗੱਲ ਹੈ ਹੁਣ ਕੀ ਕਰੀਏ

ਆਪਾਂ ਵੋਟ ਪਾਉਣੇ ਹਾਂ ਉਹ ਕਹਿੰਦੇ ਨੇ ਨਹੀਂ ਜੀ ਸਾਨੂੰ ਕਿੱਥੇ ਘੱਟ ਸਗੋਂ ਤੇ ਵੱਧਦਾ ਜਿਆਦਾ ਉਹ ਤਾਂ ਦੇਖੋ ਜਦੋਂ ਨਾ ਇਹਨਾ ਨੂੰ ਆਪਣੀਆਂ ਵੋਟਾਂ ਦਾ ਫਿਕਰ ਹੁੰਦਾ ਉਦੋਂ ਸਾਰੇ ਹੀ parties ਵਾਲੇ ਹਨਾ ਰਿਕ਼ੁਏਸਟਾ ਕਰਨਗੇ ਫ਼ੇਰ ਤਾਂ ਪੇਰੀ ਹੱਥ ਤੱਕ ਲਾਉਣ ਨੂੰ ਜਾਂਦੇ ਨੇ ਵੀ ਜੀ ਅਸੀਂ ਸਾਰਾ ਕੁੱਝ ਕਰ ਕੇ ਦਿਖਾਵਾਂਗੇ ਸਰ ਕੁੱਝ ਹੋਉਗਾ

cylinder ਦੇਖਲੋ ਹੁਣ ਕਿੰਨਾ ਉਹਨੂੰ ਘਟਣ ਦੀ ਬਜਾਏ ਚਾਹੀਦਾ ਸੀ ਕਿੱਥੇ ਹੁਣ ਆਇਆ ਪਇਆ ਹਾਂ ਉਹੀ ਤਾਂ ਹੈ ਥੋੜਾ ਘਟਾਉਣਾ ਤਾਂ ਕੀ ਸੀਗਾ ਵਧਾਈ ਜਾਂਦੇ ਨੇ ਸਿੱਧਾ fifty rupees ਵੱਧਾ ਤਾਂ last week ਇਹਨਾ ਨੇ last

ਦੋ ਮਹੀਨੇ ਪਹਿਲਾਂ ਹਜੇ ਇੱਕ ਹਜ਼ਾਰ ਇੱਕ ਹਜ਼ਾਰ ਅੱਸੀ ਅੱਸੀ ਸੀਗਾ ਹੁਣ ਸਿੱਧਾ ਹੀ ਗਿਆਰਾਂ ਸੋ ਪੰਜਾਹ

ਹੁਣ ਪਹਿਲਾਂ ਆਪਾਂ ਨੂੰ ਇਹ tension ਹੋ ਜਾ ਜਾਂਦੀ ਹੈ ਪੰਦਰਾਂ ਦਿਨ ਟੱਪੇ ਨੀ cylinder

ਹਾਂਜੀ ਸਾਡੇ ਗਿਆਰਾਂ ਸੋ ਰੁਪਇਆ ਚਾਹੀਦਾ ਹੀ ਚਾਹੀਦਾ ਇਹਦੇ ਲਈ ਤਾਂ ਆਪਾਂ ਇਹ ਵੀ ਨੀ option ਰੱਖਦੇ ਵੀ ਜਿਵੇਂ ਆਪਾਂ ਸੂਟ ਲੈ ਕੇ ਆ ਜਾਨੇ ਆ ਚੱਲ ਇੱਕ ਵਾਰ ਪਾਇਆ ਫ਼ੇਰ ਕਿੱਥੇ ਪਾਵਾਂਗੇ ਇਹ ਤਾਂ ਚਾਹੀਦਾ ਹ ਚਾਹੀਦਾ ਆਪਾਂ ਨੂੰ ਹੁਣ ਤਾਂ ਸੂਟ ਦੇ rate ਦੇ ਵਿੱਚ ਤਾਂ cylinder ਆ ਰਹੇ ਨੇ

daily ਲੇਨ ਵਾਲੇ ਸੂਟ ਆਪਾਂ routine ਵਾਲੇ ਦੇਖੀਏ ਉਹਦੇ ਵਿੱਚ ਤਾਂ cylinder ਮਿਲ ਰਿਹਾ ਦੇਖੋ